ਕਰਨਾ ਕੀ ਹੈ ਬੱਸ ਸਾਰਾ ਦਿਨ ਟੈਮ pass ਬੱਸ ਇਹੀ ਓ ਕਦੇ ਕਦੇ ਉੱਪਰ ਜਾ ਕੇ ਬੈਠ ਜਾਈ ਦਾ ਕਦੇ ਨਿੱਚੇ ਆ ਕੇ ਬੈਠ ਜਾਈਦਾ ਕਦੇ TV ਅੱਗੇ ਬੈਠ ਜਾਈਦਾ ਤੇ ਕਦੇ ਕਿਸੇ ਕਿਸੇ ਦੀਆਂ ਗੱਲਾਂ ਸੁਣਲੋ ਕਦੇ ਕਿਸੇ ਦੀਆਂ ਗੱਲਾਂ ਸੁਣਲੋ ਚਲੋ ਬਾਹਰ ਰਹਿੰਦੇ ਸੀਗੇ ਕੰਮ ਕਰਦੇ ਸੀਗੇ ਚਲੋ ਇੰਨਾ ਹੁੰਦਾ ਸੀ ਕੀ ਟੈਨਸ਼ਨਾਂ ਤੋਂ ਦੂਰ ਆਂ ਹੁਣ ਟੈਨਸ਼ਨਾਂ ਹੀ ਟੈਨਸ਼ਨਾਂ ਪਈਆਂ ਪਈਆਂ ਨੇ ਸਾਰੇ ਪਾਸੇ

ਫੇਰ ਹੋਰ ਮਤਲਬ ਥੋਨੂੰ stitching ਦਾ ਕੰਮ ਨਹੀਂ ਆਉਂਦਾ ਫੇਰ stitching ਦਾ ਕੰਮ ਆਉਂਦਾ ਪਰ stitching ਹੁਣ ਕਰਾਉਂਦਾ ਕੋਣ ਏ ਘਰ ਘਰਵੀ ਬੈਠੇ ਏਂ ਇੱਦਾਂ ਹੁੰਦਾ ਵੀ ਕੀ ਹਾਏ ਹੁਣ ਬਾਹਰ ਹੀ ਨਹੀਂ ਨਿਕਲਣਾ ਤਾਂ ਸੂਟ ਕੀ ਪਾਣੇ

ਇੱਦਾਂ ਹੁੰਦਾ ਵੀ ਹਾਂ ਬੰਦਾ ਜੇ ਕੀਤੇ ਜਾਂਦਾ ਤਾਂ ਨਵੇਂ ਕਪੜੇ ਪਾ ਲੈਂਦਾ

ਤੇ ਸੂਟਾਂ ਦਾ ਚੱਲ ਇੱਦਾਂ ਹੈ ਕੀ ਕੋਈ ਨਾ ਹਾਂ ਇੰਨਾ ਜਰੁਰ ਹੈਗਾ ਕੀ ਮੈਂ ਘਰੇ ਬੈਠਿਆਂ mask ਜਰੂਰ ਬਨਾਏ ਨੇ ਸਭ ਦੇ mask ਦੀ ਹੈਗੀ ਥੋੜੀ ਜੀ

ਵੀ ਜਣੀ ਸਾਰੀਆਂ ਨੂੰ ਕਦੇ ਇੱਕ ਨੂੰ ਇੱਕ ਬਣਾ ਕੇ ਦਿੱਤਾ ਤੇ ਫਿਰ ਕਈ ਅਗਰ ਨਾਲ ਚਾਰ ਹੋਰ ਵੀ ਕਹਿ ਦਿਨੇ ਏ ਕੀ ਸਾਡੇ ਲਈ ਵੀ ਬਣਾ ਕੇ ਦਊ

ਉਹ ਵੀ ਤੁਹਾਨੂੰ ਪਤਾ ਕੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਜ਼ਿਆਦਾਤਰ free ਓ ਭਾਲ ਦੇ ਨੇ ਹਾਂ ਇਹ ਤਾਂ ਹੈ ਅਗਲਾ ਕਹਿੰਦਾ ਸਾਡਾ ਬੰਦਾ

ਤੇ ਉਹਦਾ ਵੀ ਕੁੱਝ ਨੀ ਬਣਦਾ ਹੈਗਾ ਉਹ ਵੀ ਸਾਰਿਆਂ ਨੂੰ ਤਕਰੀਬਨ ਇੰਨੀ ਚੱਲਦਾ ਕੀ ਚੱਲ ਵਧੀਆ ਬਣਾ ਰਹੀ ਏ ਵਧੀਆ ਬਣਾ ਰਹੀ ਏ

ਚੀਜ਼ ਮਿਲਦੀ ਏ ਸਾਨੂੰ ਤੇ mask ਜਰੂਰ ਬਨਾਏ ਨੇ ਬਹੁਤ ਜ਼ਿਆਦਾ ਸਾਰਿਆਂ ਦੇ ਤਕਰੀਬਨ ਸਾਰੇ ਰਿਸ਼ਤੇਦਾਰਾਂ ਦੇ mask ਬਣਾ ਕੇ ਪਵਾ ਤੇ ਅੱਛਾ ਹਾਂ ਅਮ mask ਤਾਂ ਮੈਂ ਵੀ ਬਣਾਏ ਨੇ ਬਹੁਤ ਜਿਆਦਾ

ਮਤਲਬ ਉਹ ਘਰੇ ਆਉਂਦਾ ਮਤਲਬ ਵੀ ਅਸੀਂ ਕਦੇ ਊਂ ਡਰੇ ਨਹੀਂ ਹੈਗੇ ਵੀ ਹਾਂ ਉਹ ਆ ਗਿਆ ਵੀ ਚੱਲ ਹਨਾ ਵੀ

ਡਰ ਨਹੀਂ ਲੱਗਦਾ ਹੈਗਾ ਕੀ ਕੀ ਉਹ ਆ ਗਏ ਫਿਰ ਉਹ ਆ ਕੇ ਨਹਾਉਂਦਾ ਹੋਏਗਾ

ਤੇ ਫਿਰ ਉਹ ਨਹਾ ਕੇ ਪਹਿਲਾਂ ਨਹਾਉਂਦਾ ਨਹਾ ਕੇ ਜਿਹੜੇ ਸਾਰੇ ਕੱਪੜੇ ਹੁਨੇ ਆ hand wash ਕਰਕੇ ਸਾਰੇ ਕੱਪੜੇ ਮਸ਼ੀਨ ਚ ਸਿੱਟ ਕੇ ਆਪੇ ਧੋਕੇ ਆਪੇ ਪਾਕੇ ਉਹਨੇ ਫਿਰ ਅੰਦਰ ਆਉਣਾ

ਮਤਲਬ ਊਂ ਵੀ tension ਹੁੰਦੀ ਆ ਵੀ ਇੱਕ ਤਾਂ ਉਹ ਬੰਦਾ ਥੱਕਿਆ ਵਿਆ ਇੰਨਾ ਜਿਆਦਾ ਹਣਾ ਵੀ ਉੱਪਰ ਤੇ ਫਿਰ ਆਪਣਾ ਕੰਮ ਆਪ

ਦਿੰਨੇ ਆਂ ਵੀ ਅਸੀਂ ਕਰ ਦਿੰਦੇ ਆਂ ਕਹਿੰਦਾ ਨਹੀਂ ਤੇ ਤੁਸੀਂ ਹੱਥ ਨਹੀਂ ਲਾਉਣਾ ਹੈਗਾ ਮੈਂ ਆਪੇ ਕਰੁਂਗਾ ਤੇ ਉਹ ਕਿਹੜੇ hospital ਲੱਗਾ ਉਹ

ਮਤਲਬ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਆ ਪਰ hospital ਤੇ ਅੱਜ ਕੱਲ ਤਾਂ ਵੈਸੇ ਹੀ ਉਦਾਂ ਹੀ ਡਰ ਲੱਗਦਾ

ਵਾਲੇ ਕਈ ਤਕਰੀਬਨ ਜ਼ਿਆਦਾਤਰ ਤਾਂ ਮੈਨੂੰ ਲੱਗਦਾ hospital ਵੀ ਜ਼ਿਆਦਾ ਕਰੋਨਾ ਦੇ ਮਰੀਜ਼ ਹੋਏ ਪਏ ਨੇ ਉਹ ਬਹੁਤ ਜ਼ਿਆਦਾ ਦੀਦੀ ਮਤਲਬ ਕੋਣ ਉਹ ਕਹਿੰਦੇ ਆਂ ਵੀ ਜੇ ਸਾਨੂੰ ਕੋਈ police ਆਲਾ ਅੰਦਰ ਜਿਵੇਂ ਚੋੰਕੀਆਂ ਲੱਗੀਆਂ ਵੀਆਂ ਕੀਤੇ ਤਾਂ ਪੁੱਛਦੇ ਨੇ ਵੀ ਹਾਂ ਤੂੰ ਕਿੱਥੇ ਜਾਣਾ ਉਹਨੂੰ I card ਦਿਖਾਣਾ ਪੈਂਦਾ ਵੀ ਹਾਂ ਵੀ ਹਾਂ ਅਸੀਂ hospital ਦੇ ਵਿੱਚ ਲੱਗੇ ਵੇਆਂ ਉੱਥੇ ਕਰੋਨਾ ਦੇ ਮਰੀਜ ਨੇ

ਕੁੱਝ ਕਹਿੰਦੇ ਹੈਗੇ ਫਿਰ ਉਹ ਕਹਿੰਦੇ ਆਂ ਵੀ ਤੁਸੀਂ ਜਾਓ ਅੱਛਾ ਉਹ ਤੇ ਕਹਿ ਦਿੰਦੇ ਨੇ ਪਰ ਇੱਦਾਂ ਏ ਬੀ ਔਖਾ ਲੱਗਦਾ ਹੈਗਾ ਬੀ ਹਨਾ

ਮਤਲਬ ਕੇ ਡਰ ਲੱਗਦਾ ਕੇ ਬ ਨਾਲੇ ਫਿਰ ਉਦਾਂ ਹੀ ਜਦੋਂ ਆਪਣੇ ਘਰ ਜਦੋਂ ਬਾਹਰੋਂ ਅਵੇ

ਤੇ ਜੇ hospital ਚੋਂ ਕੋਈ ਆ ਰਿਹਾ ਫਿਰ ਤੇ ਜ਼ਿਆਦਾ ਹੀ ਡਰ ਲੱਗਦਾ

ਬੀ ਅਸਾਂ ਅਹ ਆਪ ਤੇ ਜਾਣਾ ਜਾਣਾ ਨਾਲ ਚਾਰ ਜਾਣੇ ਨੂੰ ਹੋਰ ਲੈ ਕੇ ਜਾਓ ਨਾਲੇ ਫਿਰ ਪਿੰਡ ਦੇ ਪਿੰਡ ਸੀਲ ਕਰ ਰਹੇ ਨੇ

ਮਨਾ ਨੀ ਕਰਦੇ ਹੈਗੇ ਕੀ ਵੀ ਇਹ hospital ਆਉਂਦਾ ਕੀ ਇਹ ਨਾ ਆਵੇਂ ਕਰੇ ਘਰ ਹਜੇ

ਕੋਈ ਮਤਲਬ ਹੋਰ ਹੈ ਕੁੱਝ ਜਾਂ ਫਿਰ ਉਹਨੂੰ ਪਤਾ ਲੱਗ ਰਿਹਾ ਵੀ ਹਾਂ ਫਿਰ ਆ ਪਾਣੇ ਕੱਪੜੇ ਫਿਰ ਘਰੇ ਜਾ ਕੇ ਧੋਵੋ ਠੀਕ ਹੈ ਉਹ kit ਜਿਹੜੀ pity kit ਬਣਾ ਦੇ ਨੇ ਹਨਾ

ਮੇਰੇ brother ਦੱਸਦੇ ਸੀਗੇ ਕੀ ਉਨ੍ਹਾਂ ਵਿੱਚ ਸਾਂਹ ਵੀ ਨਹੀਂ ਆਉਂਦਾ ਇੰਨਾ ਬੁਰਾ ਹਾਲ ਆ ਹਾਂ ਉਹਤਾ ਮੈਂ ਦੇਖਿਆ ਕੀ ਉਹਦੇ ਵਿੱਚ ਹਵਾ ਵੀ ਨੀ

ਵੀ ਤੇ ਜੇ ਸੂਈ ਵਗੈਰਾ ਵੀ ਲੱਗ ਜਵੇ ਉਹਦਾ ਵੀ ਖਤਰਾ ਏ ਹਾਂ

ਮੇਰੇ ਮਤਲਬ ਕਈਆਂ ਦੇ ਪਰਿਵਾਰ ਵੀ ਕੋਲ ਕੋਲ ਖੜ ਨਹੀਂ ਸਕਦੇ ਹੈਗੇ ਇੰਨਾ ਬੁਰਾ ਹਾਲ ਆ ਪਰਿਵਾਰ ਨੂੰ ਵੀ ਖੜਨ ਨਹੀਂ ਦਿੰਦੇ doctor

ਮਤਲਬ ਉਹ ਤੇ ਫਿਰ ਰੋਜ ਦਾ ਆਕੇ ਦਾਖਲਾ ਵੀ ਹੋਣਾ ਕੀ ਹਾਏ

ਹੋਗੇ ਇੰਨੇ ਮਰੀਜਾਂ ਦੀ death ਹੋਗੀ ਫੇਰ ਤੇ ਡਰ ਲੱਗਦਾ ਕੇ ਵੀ ਹਣਾ

ਕਿੰਨਾ ਖ਼ਤਰਨਾਕ ਜਿਆ ਆਪਾਂ ਤੇ ਮੈਂ ਤੇ ਡਰ ਦੀ ਖਬਰਾਂ ਨਹੀਂ ਦੇਖਦੀ ਹੈਗੀ

ਮੈਨੂੰ ਇੰਨਾ ਡਰ ਲੱਗਦਾ ਵੀ ਮੈਂ ਇੱਕ ਦੂਜੇ ਦੀ ਖ਼ਬਰ ਵੀ ਨਹੀਂ ਸੁਣ ਸਕਦੀ ਹੈਗੀ

ਹਾਂ ਤੇ ਇਧਰ ਬਹੁਤ ਜਿਆਦਾ ਮਹੋਲ ਖਰਾਬ ਹੋਇਆ ਪਿਆ ਬੱਸ ਇੱਦਾਂ ਲੱਗਦਾ ਕੀ ਜਿੱਦਾਂ ਪਤਾ ਨੀਂ ਕੁੱਝ ਹੈ ਹੀ ਨਹੀਂ ਲੱਗਦਾ ਬਾਹਰ

ਠੀਕ ਹੈ ਫਿਰ ਹਣਾ ਕਰੀ ਜਾਈ ਦਾ ਬੱਸ ਕੰਮ ਕਾਰ ਘਰ ਚ ਹੀ ਹੋਰ ਤੇ ਬੱਸ ਕੀ ਕਰਨਾ ਨਵਾਂ ਕੁੱਝ

ਬੱਸ ਵਧੀਆ ਠੀਕ ਠਾਕ

ਠੀਕ ਏ ਤੁਸੀਂ ਦੱਸੋ ਅੱਜ ਕੀ ਕ਼ਰ ਰਹੇ ਓ ਅੱਜ ਬੱਸ ਛੁੱਟੀ ਸੀਗੀ ਬੱਸ ਸੋ ਸੋ ਕੇ time ਗੁਜਾਰਤਾ

ਆਪਾਂ ਸਮੇਂ ਦੀ ਕਦਰ ਕਰਨੀ ਏ ਤਰੱਕੀ ਵੱਲ ਨੂੰ ਜਾਣਾ ਆਪਾਂ ਦੇਖੋ ਕਿਵੇ ਕ਼ਰ ਸਕਦੇ ਆ ਆਪਾਂ ਕੀ ਕਰੀਏ ਤੇ ਕੀ ਨਾ ਕਰੀਏ ਸੋਚਣਾ ਤਾਂ ਪਉਗਾ

ਪਤਾ ਕਿਆ ਏ ਸਮਾਂ ਤਾਂ ਮਤਲਬ ਕਿ ਚੱਲੀ ਓ ਜਾਂਦਾ ਇਹ ਤਾਂ ਰੁਕਦਾ ਨੀ ਹੈਗਾ ਇੰਨੇ ਕਿੱਥੇ ਰੁਕਨਾ ਇਹ ਤਾਂ ਕੁਦਰਤ ਦੀ ਬਣਾਈ ਹੋਈ ਇੱਕ ਖੇਡ ਏ ਇਹਨੇ ਥੋੜੀ ਰੁਕਨਾ ਸਮਾਂ ਕਦੇ ਨੀ ਰੁੱਕਦਾ ਨਾ ਕਿਸੇ ਦੀ wait ਕਰਦਾ ਹਾਂਜੀ ਇਹ ਤਾਂ ਹੈ ਆਪਾਂ ਨੂੰ ਤਰਕੀ ਕਾਰਨ ਲਈ ਸਮੇਂ ਦੀ ਕਦਰ ਤਾਂ ਕਰਨੀ ਪਉਗੀ ਕਿਉਂਕਿ ਤਰੱਕੀ ਕਰਨੀ ਏ ਤਾਂ

phone ਜੇ free ਬੈਠੇ ਆਂ ਤਾਂ ਆਪਾਂ phone ਚਲਾਨ ਲੱਗ ਜਾਂਦੇ ਆਂ

ਸਮੇ ਦੀ ਕਦਰ ਵੀ ਤਾਂਹੀ ਹੋਏਗੀ ਜੇ ਆਪਾਂ ਨਾ ਮਤਲਬ ਕੀ ਹਰ ਇੱਕ ਕੰਮ ਆਪਾਂ ਹਿਸਾਬ ਨਾਲ ਕਰੀਏ

ਜੇ ਆਪਾਂ office ਵਿੱਚ ਵੀ job ਕਰਦੇ ਆ ਮਤਲਬ ਕੀ

ਆਪਾਂ ਵੀ ਜਿਹੜਾ ਕੰਮ ਆਪਾਂ ਨੂੰ ਪਹਿਲੇ ਜਰੂਰੀ ਏ

ਤੇ ਜਿਹੜਾ ਕੰਮ ਮਤਲਬ ਬਾਅਦ ਵਿੱਚ ਏ ਉਹ ਆਪਾਂ ਬਾਅਦ ਵਿੱਚ ਕਰਾਂਗੇ ਕੰਮ ਪਹਿਲੇ ਜਰੂਰੀ ਏ ਤਾਂ ਕੁੱਝ ਇਹ ਵੀ ਜਰੂਰੀ ਇੱਕ ਵੀ ਤਰੱਕੀ ਲੈਣ ਲਈ

ਸੋਚ ਕੇ ਕੰਮ ਕਰਨਾ ਬੀ ਆਹ ਕੰਮ ਆਪਾਂ ਪਹਿਲੇ ਕਰਨਾ ਤੇ ਆਹ ਕੰਮ ਆਪਾਂ ਬਾਅਦ ਚ ਕਰਨਾ ਹੈਗਾ

management ਮਤਲਬ ਕੀ ਤਾਂਹੀ ਹੋਊਗਾ ਇਹ ਵੀ ਇੱਕ ਤਰੱਕੀ ਦਾ ਆਪਣਾ ਮਤਲਬ ਕੀ ਰਾਹ ਬਣ ਜਾਂਦਾ ਹੈਗਾ

ਅੱਜਕਲ ਜਿਵੇਂ ਬੱਚੇ ਤਾਂ ਦੇਖੋ ਜੀ phone ਚਾਹੇ ਆਪਾਂ ਵੀ ਆ

ਮਤਲਬ ਕੀ ਹੁਣ ਆਪਾਂ phone ਚਲਾਨ ਲੱਗ phone ਬਣਾਇਆ ਤਾਂ ਹੈਗਾ ਮਤਲਬ ਕੀ

ਸੋਚ ਨੂੰ ਅੱਗੇ ਵਧਾਉਣ ਲਈ ਕੁੱਝ ਆਪਾਂ ਘਰ ਬੈਠ ਕੇ ਦੇਸ਼ ਵਿਦੇਸ਼ ਨਾਲ ਇੱਕ ਦੁਨੀਆਂ ਲੇਕਿਨ ਆਪਾਂ time waste ਜਿਆਦਾ ਕਰਦੇ ਆ ਹਾਂ ਉਹ ਆਪਾਂ ਕਰਦੇ ਆ time waste ਪਰ ਇਹਦੇ ਵਿੱਚ ਜੇ ਮਾੜੀਆ ਗੱਲਾ ਨੇ ਤਾਂ ਇਹਦੇ ਵਿੱਚ ਚੰਗੀਆ

ਪਰ ਬੱਚੇ ਨਾ ਇਹਨਾ ਚੀਜ਼ਾ ਨੂੰ ਨਹੀਂ ਸਮਝਦੇ ਕੋਈ ਵੀ ਨਹੀਂ ਸਮਝਦਾ ਚਸਕਾ ਏ ਇਹ ਤਾਂ ਇੱਕ ਵੀ ਸ਼ੁਰੂ ਹੁੰਦੇ ਨੇ ਜੇ ਟੋਕਦੇ ਆ ਤਾਂ ਉਹਨਾ ਨੂੰ ਭੇੜਾ ਲੱਗਦਾ ਹੈਗਾ ਫੇਰ ਕਹਿ ਦੇਣਗੇ ਸਾਨੂੰ tension ਈ tension ਏ ਵੀ ਤੁਸੀਂ tension ਜਿਹੜੀ ਲੈਂਦੇ ਓ tension ਨਾ ਲੋ tension ਦਾ ਕਾਰਨ ਉਹ ਖੁਦ ਬਣਾ ਲੈਂਦੇ ਨੇ ਮਾੜਾ ਜਾ ਕੁੱਝ ਕਹਿ ਤਾਂ ਕਿਸੇ ਨੇ ਤਾਂ ਉਹ ਸੋਚੀ ਜਾਣਗੇ ਹਾਂ ਮੈਂਨੂੰ ਇਹਨੇ ਇਹ ਗੱਲ ਕਹੀ ਉਹਨੇ ਕਿਉਂ ਕਹੀ ਆਪਣੇ ਆਪ ਚ ਸੋਚੀ ਜਾਣਗੇ ਗੁੱਸਾ ਕਰਨਗੇ ਉਹਨਾ ਨੂੰ ਇਹ ਸਮਝਾਈਦਾ ਵੀ ਤੁਸੀਂ ਸ਼ਾਂਤ ਰਹੋ ਵੀ ਸ਼ਾਂਤੀ ਨਾਲ ਸੋਚੋ ਇਹਦਾ ਹੱਲ ਕਿਵੇਂ ਕੱਢਿਆ ਜਾਵੇ

ਬੱਸ ਇਹ ਸੋਚੀ ਜਾਣਾ ਆਹ ਗੱਲ ਕਿਉਂ ਕਹੀ ਕਿਉਂ ਕਹੀ

ਉਹ ਸੋਚ ਸੋਚ ਕੇ ਆਪਣਾ ਦਿਮਾਗ ਖਰਾਬ ਕ਼ਰ ਲੈਂਦੇ ਨੇ ਤਾਂ ਇਹ ਵੀ ਇੱਕ ਹੈਗਾ ਵੀ ਆਪਣੇ ਕੰਮ ਚ ਰੁਕਾਵਟ ਆ ਕਿਉਂਕਿ ਦਿਮਾਗ ਹੋ ਜਾਂਦਾ ਖਰਾਬ ਆਪਣਾ

ਤਾਂ ਆਪਣੇ ਆਪ ਨੂੰ ਮਤਲਬ ਕੀ ਉਹ ਕ਼ਰ ਲੈਂਦੇ ਨੇ ਇਹ ਵੀ ਹੈਗਾ ਮਤਲਬ ਆਪਣਾ ਕੰਮ ਖਰਾਬ ਹੋ ਜਾਂਦਾ ਹੈ ਪਰ ਬੱਚਿਆ ਨੂੰ ਸਮਜਾਣਾ ਬੜਾ ਔਖਾ ਆ ਅੱਜਕਲ ਦੇ ਨੂੰ ਜਿਆਦਾ tension ਲੈ ਲੈਂਦੇ ਨੇ

ਕੰਮ ਕਰੀ ਜਾਣਗੇ ਕਰੀ ਜਾਣਗੇ ਕਰੀ ਜਾਣਗੇ ਆਪਣੇ ਸ਼ਰੀਰ ਨੂੰ ਥਕਾ ਲੈਂਦੇ ਨੇ